ਚੱਲ ਵਧੀਆ ਕਰਾ ਲਿਆ ਤੇ ਇਹ ਤਾਂ ਗਾਹ ਜਾ ਕੇ ਪਤਾ ਲੱਗੂ ਜਦੋਂ ਆਖੇ ਨਾ ਲੱਗੀ। ਅਹ ਜਦੋਂ ਮਾਰੂ ਗੁੱਸੇ ਚ ਜੁੱਤੀਆਂ ਇਦੇ। ਇਹ ਤੇ ਇਦਾ ਹੀ ਹੁਣਾ ਫਿਰ ਜੁੱਤੀਆਂ ਹੀ ਵੱਜਣੀਆ ਇੱਕ ਦੂਜੇ ਦੇ।

ਹਮ ਕਰਨ ਦੇ ਜਿਦਾ ਕਰਦੇ ਆ ਇਹ ਚਾਰ ਕ ਦਿਨ ਹੀ ਇਸਕ ਚੱਲਦੇ ਆ।

ਹਾਂ ਹੋਰ?

ਅਹ

ਤੁਹਾਡੇ ਇੱਥੇ ਉਹ ਆਏ ਆ ਇੰਨਾਂ ਦੇ ਕਿਰਾਏ ਤੇ।

ਠੀਕ ਆ ਕਿੰਨੇ ਕਮਰੇ ਦਿੱਤੇ ਤੁਹੀਂ ਉਨੂੰ। ਦੋ ਕਮਰੇ ਦਿੱਤੇ ਓ। ਅੱਛਾ।

ਇਹ ਵੀ ਚਾਰ ਕ ਜਣੇ ਹੈਗੇ ਸੀ ਤੇ ਕੰਮ ਆਏ ਹੀ ਫਿਰ ਕੰਮ ਝੋਨਾ ਜਿਹਾ ਲਾਉਣਾ ਇੰਨਾਂ ਨੇ।

ਆਹੋ ਮੈਂ ਤੇ ਚੱਲ ਕੋਈ ਨੀ ਲੈ ਲੋ ਫਿਰ। ਅਹ ਕਿੰਨੇ ਕਰਾਏ ਦੇ ਮਹੀਨੇ ਦੇ।

ਕਿੰਨੇ ਕਿਦਾ ਕੀਤੇ ਪੈਹੇ ਮਹੀਨੇ ਦੇ। ਮਹੀਨੇ ਦੇ, ਮਹੀਨੇ ਦਾ ਸਤਾਰਾਂ ਸੋ ਰੁਪਇਆ ਕੀਤਾ ਈ ਓ।

ਆਹੋ ਮੈਂ ਕਿਹਾ ਵਿਹਲੇ ਪਏ ਆ। ਆਹੋ ਵਿਹਲੇ ਕਮਰੇ ਤਾਂਡੇ ਵੀ, ਕੁ ਡੰਗਰ ਡੁੰਗਰ ਵੀ, ਹਾਲ ਪਾਇਆ ਡੰਗਰਾਂ ਦਾ ਤੁਹੀਂ। ਅਹ ਤੇ ਮੈਂ ਚੱਲ ਰਹਿ ਲੈਣਗੇ ਤੇ ਚੱਲ ਨਾਲੇ ਪੈਹੇ ਮਿਲ ਜਾਣੇ ਤੇ ਨਾਲੇ ਰਹਿ ਜਾਣਗੇ ਅਗਲੇ ਵੀ।

ਇਹ ਆ ਜੀ ਉੱਥੋਂ ਹਿਮਾਚਲ ਤੋਂ।

ਹਾਂ ਬਸ ਵਧੀਆ ਆ ਦੀ ਮੁੰਨੀ ਦਾ ਵਿਆਹ ਹੋਗਿਆ। ਅੱਛਾ ਅੱਛਾ ਸੋਹਣੀ ਬੁੱਢੀ ਹੋਗੀ। ਹਾਂ ਠੀਕ ਹੀ ਆ ਇਦੇ ਹਿਸਾਬ ਨਾਲ ਤਾਂ ਠੀਕ। ਚੱਲ ਵਧੀਆ ਫਿਰ ਤੇ। ਹੋਰ, ਹੋਰ ਸੁਣਾ? ਹਾਂ ਠੀਕ ਠਾਕ ਆ ਹੋਰ ਕੋਈ ਗੱਲ।

ਵਧੀਆ ਚਾਹੀਦਾ, ਸੁਣਾਉ ਕੋਈ ਗੱਲਬਾਤ।

ਹੈਅ।

ਹਾਂ ਨਿੰਦਰ ਵੀ ਠੀਕ ਹੀ ਓ। ਠੀਕ ਆ ਆਗਿਆ ਮੁੰਡਾ।

ਠੀਕ ਆ ਦੂਜਾ ਆਗਿਆ ਸੋਨੂੰ।

ਸੁੱਤਾ ਈ ਆ ਹੁਣ ਓਵੀਂ ਗਰਮੀ ਚ ਆਇਆ ਹੀ ਤੇ ਆਉਂਦੇ ਹੀ ਲੰਮੇ ਪੈ ਗਿਆ, ਰੋਟੀ ਵੀ ਨੀ ਖਾਂਦੀ ਕਹਿੰਦਾ ਠਹਿਰ ਕੇ ਖਾਉਗਾ। ਹਾਂ ਹੋਰ ਸੁਣਾ ਤੂੰ। ਆ ਬਸ ਤੂੰ ਸੁਣਾ। ਵਧੀਆ ਵਧੀਆ ਵਾ। ਹੋਰ ਠੀਕ। ਹਮ ਹੋਰ ਕੋਈ ਗੱਲ।

ਵਧੀਆ ਚਾਹੀਦਾ ਵਾ।

ਕੁੱਕੜ ਵੇਚਤੇ ਆ। ਠੀਕ ਆ ਹੁਣ ਮੈਂ ਵੀ ਰੱਖਣੇ। ਆਹੋ ਆਹੋ। ਅੱਛਾ ਹੋਰ ਫਿਰ। ਹਾਂ ਠੀਕ ਆ। ਠੀਕ ਈ ਹੀ ਚਾਹੀਦਾ।

ਨਾ ਹੁਣ ਨੀ ਪੀਂਦਾ।

ਚਲ ਵਧੀਆ ਫਿਰ ਤੇ। ਹਮ ਹੋਰ ਵਧੀਆ ਸੀ ਸਰਾਬ ਵੀ ਪੀ ਲੈਂਦਾ ਸੀ ਤੇ ਮੁੜ ਕੇ ਲੜਦਾ ਹੀ। ਅਹ ਜੁੱਤੀਆਂ ਵੀ ਉੱਨੀਆ ਪੈਂਦੀਆ ਸੀ ਸਿਰ ਚ ਇਦੇ। ਹੈਅ। ਜੁੱਤੀਆਂ ਮੈਂ ਕਿਹਾ ਉੱਨੀਆ ਪੈਂਦੀਆ ਹੀ।

ਆਹੋ ਹੋਰ ਸੁਣਾ, ਆ ਬਸ ਵਧੀਆ, ਹੋਰ ਸੁਣਾ? ਵਧੀਆ ਚਾਹੀਦਾ ਹਮ tiktok talk ਹੀ ਬੜਾ ਆਗਿਆ ਦੁਨੀਆ ਲੋਕੀਂ tiktok talk ਚ ਵੀਡੀਓ ਹੀ ਬੜੀਆਂ ਬਣਾਉਂਦੇ ਆ।

ਆਹੋ tiktok talk ਵੀ ਏਵੇਂ ਹੀ ਆ। ਉਹੋ ਹੀ ਕਿ ਜਾਣ ਕੇ ਹੀ।

ਆਹੋ ਆਹੋ ਹੋਰ। ਹਮ ਬਾਅਦ ਚ tiktok tak ਚੱਲਿਆ ਹੀ। ਹੂੰ ਹੁਣ ਲੋਕੀਂ instagram ਚ ਹੀ ਵੜੇ ਰਹਿੰਦੇ ਆ।

ਹਮ ਹੋਰ ਕੋਈ ਗੱਲ।

ਹਾਂ ਵਧੀਆ ਜਾਨਾ ਹੁਣ ਕੰਮ ਤੇ ਕੀ ਨਹੀਂ। ਨਾ ਅੱਜ ਛੁੱਟੀ ਕੀਤੀ ਓ ਸਰੀਰ ਢਿੱਲਾ ਜਿਹਾ ਸੀ ਮੈਂ ਕਿਹਾ ਚੱਲ ਛੁੱਟੀ ਸਹੀ। ਅੱਛਾ ਅੱਛਾ। ਹੋਰ?

ਹੈਅ ਸਰੀਰ ਨੂੰ ਕੀ ਗੱਲ ਆ। ਹੈਅ ਢਿੱਲਾ ਜਿਹਾ ਬੁਖਾਰ ਜਿਹਾ ਚੜਿਆ ਹੀ ਮੈਂ ਕਿਹਾ ਚੱਲ ਅੱਜ ਰਹਿਣ ਦਿੰਨੇ।

ਹੋਰ ਕੋਈ ਗੱਲ। ਹਾਂ ਬਸ ਵਧੀਆ ਤੂੰ ਸੁਣਾ ਆਪਣੀ। ਆਹੋ ਵਧੀਆ ਵਾ ਹੋਰ। ਹਾਂ ਬਸ ਵਧੀਆ ਤੂੰ ਸੁਣਾ ਹੋਰ ਆ ਖੁੱਲ ਗਈ ਡਿਪੈਂਸਰੀ ਚੱਲਦੀ ਆ। ਡਿਪੈਂਸਰੀ ਚੱਲੀ ਜਾਣ ਦੀ ਹੁਣ ਮਾੜਾ ਮੋਟਾ। ਠੀਕ ਆ ਤੂੰ ਜਾਨਾ ਕਿਤੇ। ਨਾ ਮੈਂ ਵੀ ਵਿਹਲਾ ਘਰੇ ਹੀ ਰਹੀਦਾ ਜੀ ਜਾਣਾ ਕਿੱਥੇ ਆ।

ਆਹੋ ਡੰਗਰ ਰੱਖੇ ਓ। ਠੀਕ ਆ ਹੋਰ ਫਿਰ ਕਿਦਾ। ਹਾਂ ਵਧੀਆ ਵਧੀਆ time pass ਚਲੀ ਜਾਂਦਾ ਈ ਓ।

ਹਮ ਤੂੰ ਸੁਣਾ ਤੂੰ ਕੀ ਕਰਨਾ ਹੁਣ ਗਿਆ ਨੀ ਤੋਂ। ਨਾ ਅੱਜ ਛੁੱਟੀ ਕੀਤੀ ਐ। ਅੱਛਾ ਅੱਛਾ ਆਉਂਦੀ ਆ ਜਾਂ ਕੰਮ ਆ ਗਿਆ ਕਿ ਨੀ ਹੁਣ ਅਜੇ।

ਚਲ ਵਧੀਆ ਹੁਣ।

ਖੋਲ ਕੇ ਨਾ ਚੱਲ। ਚੱਲ ਵਧੀਆ ਖੋਲ ਕੇ ਠਾਹ ਮਾਰ ਆਪਣੀ ਦੁਕਾਨ ਵੱਖਰੀ ਜਿਹੀ।

ਠੀਕ ਆ ਠੀਕ ਆ।

ਹਾਂ ਵਧੀਆ ਓ।

ਹਮ ਹੋਰ ਕੋਈ ਗੱਲਬਾਤ। ਹਾਂ ਬਸ ਵਧੀਆ।

ਹਾਂ ਬਸ ਮੈਂ ਹਾਂ ਵਧੀਆ। ਹਾਂ ਵਧੀਆ ਚਾਹੀਦਾ ਵਾ ਹੋਰ ਕੋਈ ਗੱਲਬਾਤ। ਹਾਂ ਬਸ ਵਧੀਆ ਮੈਂ ਹੋਰ ਤੂੰ ਸੁਣਾ ਜਸ਼ਨ ਹੁਣਾ ਦੀ। ਹਾਂ ਠੀਕ ਆ ਜਸ਼ਨ ਹੁਣੀ ਵੀ।

ਹਾਂ ਬਸ ਵਧੀਆ ਤੂੰ ਸੁਣਾ ਹੁਣ।

ਆਹੋ ਚਲ ਖਿਆਲ ਰੱਖਿਆ ਕਰੋ ਆਪਣਾ ਵੀ ਸਰੀਰ ਦਾ ਹਮ ਹੋਰ ਕੋਈ ਗੱਲ।

ਹਮ ਹੋਰ ਫੜਨ ਲੱਗਾ ਮੈਂ ਹੁਣ।

ਆਹੋ ਹੁਣ ਫੜਨ ਲੱਗਾ ਮੈਂ ਹਮ ਹੋਰ ਚੱਲ ਫਿਰ ਮੈਂ ਫੜ ਕੇ ਕਰੂੰਗਾ। ਚੱਲ ਫਿਰ ਠੀਕ ਆ ਚੰਗਾ ਫੇਰ।

ਭਾਜੀ ਐਮ ਜੀ ਦੀ

ਬਸ ਵਧੀਆ ਤੁਸੀਂ ਸੁਣਾਓ ਕਿਵੇ ਘਰ ਪਰਿਵਾਰ ਸਬ ਠੀਕ ਆ

ਬਸ ਵਧੀਆ ਵਾਂ, ਕਿਵੇ ਚੱਲਦਾ ਪਿਆ ਕੰਮ ਕਾਰ

ਮੈਂ ਕੀ ਕਹਿਣ ਲਗਾ ਸਾ ਆਹ ਸੌਦਾ ਲੇਜਊਗਾ ਧਾਰੀਵਾਲੋਂ ਮੈਂ bus stand ਤੇ ਖਲੋਤਾ ਆ ਏਹ bus stand ਤੇ ਖਲੋਤੇ ਜੇ ਕੋਈ ਨੀ ਮੈਂ ਲੈ ਜਾਂਦਾ ਤੁਸੀਂ ਏ ਗੱਡੀ ਮੈਂ ਲੈ ਆਉਂਦਾ ਮੈਂ ਤੁਰਨ ਲਗਾ ਆ ਤੇ ਫੁਨ ਕਰਦੀ ਮੈਨੂੰ ਜਦੋਂ ਤੂੰ ਤੁਰਨ ਆਜੁਗਾ ਤੇ ਠੀਕ ਐ ਚਲੋ ਮੈਂ ਫੂਨ ਕਰਦੂਗਾ, ਤੇ ਹੋਰ ਥੋਨੂੰ ਇੱਕ ਹੋਰ ਕੰਮ ਕਹਿਣਾ ਸੀ

ਤੁਹਾਨੂੰ ਇੱਕੋ ਕੰਮ ਕਹਿਣਾ ਸੀ tent ਦਾ ਸਮਾਨ ਬਾਰੇ ਕਹਿਣਾ ਸੀ ਤੁਹਾਨੂੰ ਮੈਂ ਕੀ ਕਹਿਣ ਲੱਗਾ

ਮੈਂ ਕਿਹਾ ਭਰਾ ਬਣ ਕੇ ਮੇਰਾ ਲੈ ਜਾਈ ਚੇਤੇ ਨਾਲ਼ ਹੁਣ ਠੀਕ ਆ, ਮੈਨੂੰ ਜਦ ਧਾਲੀਵਾਲ ਆਜੁਗਾ ਤਾਂ ਫੂਨ ਕਰਦੀ ਮੈਨੂੰ

ਰੱਖਿਆ ਨੀ ਕੋਲੇ ਸੌਦਾ ਨੇ ਮੇਰੇ ਤੂੰ ਮੈਨੂੰ ਫੁਨ ਕਰਦੀ ਫਿਰ ਕਿਤੇ bus stand ਤੇ ਆਜੀ ਅੱਛਾ, ਉਹੋ ਓਹੀ ਤੁਹਾਡੀ doctor ਆਲੀ ਦੁਕਾਨ ਦੇ ਲਾਗੇ ਹੈਨਾ ਹਾਂ ਫੂਨ ਕਰਦੀ ਮੈਨੂੰ ਤੇ ਮੈਂ ਆਜੁਗਾ ਠੀਕ ਐ ਹਾਂ ਫੂਨ ਮੈਂ ਕਰਦੂਗਾ ਆਹ tent ਦਾ ਸਮਾਨ ਲਿਖਲੋ ਮਾੜਾ ਜਿਹਾ, ਆਪ ਖੁਦ ਲਿਖਿਓ ਖੁਦ ਖੁਦ ਲਿਖਿਓ ਆਪ ਸਮਾਨ ਤੇ ਮੈਂ ਕੀ ਕਿਹਾਂ ਸੀ ਮੈਂ ਜਦ ਸਵੇਰੇ ਆਉਣਾ ਈ ਮੈਂ ਘਰੇ ਆਹੋ ਘਰੇ ਤੇ ਆਉਣਾ ਮੈ ਕਿਹਾਂ ਚੱਲ, ਤੁਸੀਂ ਹੁਣ ਏਹ ਸਮਾਨ ਕੱਠਾ ਕਹਿਲੋਂ ਨਾ ਬਾਦ ਚ book ਕਰਾ ਲਉ, ਬਾਦ ਚ ਹੋਰ ਕੋਈ ਲੈ ਗਿਆ ਫਿਰ book ਕਰਾਉਣਾ ਮੁਸ਼ਕਿਲ ਹੋ ਜਾਣਾ ਮੈਂ ਕੀ ਕਹਿਣ ਡਿਆ meeting ਹੋਣੀ ਕਦੋਂ ਆ

ਆਹ ਮੈਨੂੰ ਕਿੰਨੇ ਚਿਰ ਦਾ ਕਹਿ ਦੇਣਾ ਚਾਹੀਦਾ ਚੱਲ ਸਮਾਨ ਲਿਖਲਾ ਮੈਂ ਕਿਹਾਂ ਤੁਸੀਂ ਵੇਹਲੇ ਨੀ ਹੋਣੇ ਦੁਕਾਨ ਤੇ ਹੋਣੇ ਆ ਤੇਰਾ ਦਿਮਾਗ ਸਹੀਂ ਮੈਨੂੰ ਕਹਿ ਦਿੰਦਾ ਤੇ ਮੈਂ ਲਿਖਣ ਵਾਲਾ ਤੇ ਬਣਦਾ ਹੁਣ ਤੂੰ ਕਿਹੜੇ ਵੇਲ਼ੇ fitting ਕਿਹੜੇ ਵੇਲ਼ੇ ਕਰੂ ਸਮਾਨ ਦੀ ਹੈਂ ਉਹ fitting ਤੇ ਚੱਲ ਓਦਣ ਈ ਹੋਣੀ ਓ ਸਾਲਿਆਂfitting ਓਦਣ ਹੁੰਦੀ ਐ ਜਿਦਣ ਬਣਗੀ ਹੋਵੇ ਕਿ ਸਾਲਿਆਂ ਤੂੰ ਆਪੇ ਹੁਣ ਛੇ ਵਜੇ ਕਹਿਣ ਡਿਆ ਪਤਾ ਨੀ ਕੀ ਤੇਰਾ ਦਿਮਾਗ ਸਹੀ ਆ ਉਹ ਪਰਸੋਂ ਐ ਬਣਗੀ start ਛੇ ਵਜੇ ਅੱਛਾ ਹੇਦਾ ਕਹਿ ਤੇ ਤੂੰ ਅੱਜ ਅੱਜ ਛੇ ਵਜੇ ਕਹਿਣ ਡਿਆ ਓਹ ਭਰਾ ਮੈਂ ਪਰਸੋਂ ਕਿਹਾਂ ਭਾਜੀ ਠੀਕ ਚੱਲ ਲਿਖਾ ਨਾ ਛੇਤੀ ਛੇਤੀ ਕਰ ਤੇ ਸਮਾਨ ਸਮਾਨ ਪਾਲੇ ਦਾ ਐ, ਸਮਾਨ ਪਾਲੇ ਦਾ ਖੜਨਾ ਵਾ

ਸਮਾਨ ਪਾਲੇ ਦਾ ਖੜਨਾ ਵਾ ਪਾਲੇ ਦਾ ਨੀ ਨਈ ਨਈ ਪਾਲੇ ਦਾ ਨੀ